ਇਸ ਫੋਟੋ ਵਿੱਚ ਇੱਕ ਹੋਸਪੀਟਲ ਹੈਗਾ ਜੀ।

ਅਤੇ ਉੱਪਰ ਬਹੁਤ ਸਾਰੇ ਸ਼ੀਸ਼ੇ ਲੱਗੇ ਹੋਏ ਜੀ।

ਜਿਸ ਦੇ ਅੰਦਰ ਇੱਕ ਕਾਉੰਟਰ ਲੱਗਾ ਹੈਗਾ ਜੀ।

ਜੋ ਕਿ ਸ਼ੀਸ਼ੇ ਆ ਦੀ ਫਿਟਿੰਗ ਹੋਈ ਹੁਈ ਹੈਗੀ ਜੀ।

ਅਤੇ ਬਹੁਤ ਸਾਰਾ ਸਮਾਨ ਵੀ ਟੰਗਿਆ ਹੋਇਆ ਹੈਗਾ ਜੀ ਕੁਛ ਡੱਬੇ ਵੀ ਪਏ ਹੋਏ ਹੈਗੇ ਜੀ।

ਇੱਸ ਫ਼ੋਟੋ ਵਿੱਚ ਇੱਕ ਘੱਰ ਹੈਗਾ ਜੀ ਜਿੱਥੇ ਕੀ ਇੱਕ ਬੋਹੁਤ ਬੜਾ ਘੱਰ--

ਹੈਗਾ ਜੀ ਜਿੱਥੇ ਬੀ ਬਲੋਕ --

ਇਸ ਫੋਟੋ ਵਿੱਚ ਇੱਕ ਜਗਹਾ ਹੈਗਾ ਜੀ।

ਇਸ ਫੋਟੋ ਵਿੱਚ ਇੱਕ ਬਹੁਤ ਵਧੀਆ--

ਜਿਸਦੇ ਅੰਦਰ ਬਹੁਤ ਸਾਰੇ ਅਲੱਗ ਅਲੱਗ ਕਾਉਂਟਰ ਬਣੇ ਹੈਗੇ ਜੀ।

ਅਤੇ ਇੱਕ ਕੁਰਸੀ ਉਪਰ ਇੱਕ ਮੁੰਡਾ ਵਟ ਬਾਲ ਕਟਾਉਣ ਲਈ ਬੈਠਾ ਹੋਏ ਆ ਹੈਗਾ ਜੀ।

ਅਤੇ ਸਾਈਡ ਪਰ ਪਹਾੜ ਉੱਪਰ ਬਹੁਤ ਘਾਹ ਲੱਗਾ ਜੀ।

ਇਹ ਇੱਕ ਦਵਾਰ ਨੂੰ ਬਹੁਤ ਵਧੀਆ ਡੈਕੋਰੇਟ ਕੀਤਾ ਹੋਇਆ ਹੈਗਾ ਜੀ।

ਇਸ ਫ਼ੋਟੋ ਵਿੱਚ ਇੱਕ ਜਗ੍ਹਾ ਹੈਗੀ ਜੀ।

ਸਾਥ ਹੀ ਦੋ ਦੁਕਾਨਾਂ ਬਣੀਆਂ ਹੋਈਆਂ ਹੈਗੀਆਂ ਜੀ।